ਦੀਕਸ਼ਾ ਕਾਤਿਆਲ ਬੋਲ ਰਹੀ ਹਾਂ ਮੇਰੀ ਪੜਨ ਦੀ ਆਦਤ ਲੱਗਭਗ ਛੁੱਟ ਹੀ ਚੁੱਕੀ ਸੀ ਇਸ ਲਈ ਇਨਾਂ ਛੁੱਟੀਆਂ ਵਿੱਚ ਮੈਂ ਪੜਨ ਦੀ ਠਾਣੀ ਜਦੋਂ ਮੈਂ ਸੁਤੰਤਰਤਾ ਸੰਗ੍ਰਾਮ ਦੇ ਬਾਰੇ ਪੜਨਾ ਸ਼ੁਰੂ ਕੀਤਾ ਤਾਂ ਮੈਂ ਮਹਿਸੂਸ ਕੀਤਾ ਕਿ ਭਾਰਤ ਨੂੰ ਆਜ਼ਾਦ ਕਰਾਉਣ ਲਈ ਕਿੰਨਾ ਸੰਘਰਸ਼ ਕਰਨਾ ਪਿਆ ਹੈ ਕਿੰਨਾ ਬਲੀਦਾਨ ਦੇਣਾ ਪਿਆ ਹੈ ਕਿੰਨੇ ਸੁਤੰਤਰਤਾ ਸੈਨਾਨੀਆਂ ਨੇ ਜੇਲਾਂ ਵਿੱਚ ਕਈ ਸਾਲ ਬਿਤਾਏ ਮੈਂ ਭਗਤ ਸਿੰਘ ਜਿਨਾਂ ਨੇ ਬਹੁਤ ਘੱਟ ਉਮਰ ਵਿੱਚ ਬਹੁਤ ਕੁਝ ਹਾਸਿਲ ਕੀਤਾ ਉਸ ਤੋਂ ਕਾਫੀ ਪ੍ਰੇਰਿਤ ਹੋਈ ਹਾਂ ਇਸ ਲਈ ਮੈਂ ਤੁਹਾਨੂੰ ਅਨੁਰੋਧ ਕਰ ਰਹੀ ਹਾਂ ਕਿ ਇਸ ਬਾਰੇ ਅੱਜ ਦੀ ਪੀੜੀ ਨੂੰ ਕੋਈ ਸੰਦੇਸ਼ ਦਿਓ
ਮੈਨੂੰ ਖੁਸ਼ੀ ਹੈ ਕਿ ਨੌਜਵਾਨ ਪੀੜੀ ਸਾਡੇ ਇਤਿਹਾਸ ਨੂੰ ਸਾਡੇ ਸੁਤੰਤਰਤਾ ਸੈਨਾਨੀਆਂ ਨੂੰ ਇਸ ਦੇਸ਼ ਦੇ ਲਈ ਬਲਿਦਾਨ ਦੇਣ ਵਾਲੇ ਲੋਕਾਂ ਨੂੰ ਉਨਾਂ ਦੇ ਬਾਰੇ ਜਾਨਣ ਵਿੱਚ ਰੁਚੀ ਪ੍ਰਗਟ ਕਰ ਰਹੀ ਹੈ ਅਨੇਕਾਂ ਮਹਾਪੁਰਖ ਜਿਨਾਂ ਨੇ ਜਵਾਨੀ ਜੇਲਾਂ ਵਿੱਚ ਖਪਾ ਦਿੱਤੀ ਕਈ ਨੌਜਵਾਨ ਫਾਂਸੀ ਦੇ ਤਖ਼ਤੇ ਤੇ ਚੜ ਗਏ ਕੀ ਕੁਝ ਨਹੀਂ ਝੱਲਿਆ ਅਤੇ ਤਾਂ ਹੀ ਤਾਂ ਅੱਜ ਅਸੀਂ ਆਜ਼ਾਦ ਹਿੰਦੁਸਤਾਨ ਵਿੱਚ ਸਾਹ ਲੈ ਰਹੇ ਹਾਂ ਇੱਕ ਗੱਲ ਅਸੀਂ ਦੇਖੀ ਹੋਵੇਗੀ ਕਿ ਆਜ਼ਾਦੀ ਦੇ ਅੰਦੋਲਨ ਵਿੱਚ ਜਿਨਾਂਜਿਨਾਂ ਮਹਾਪੁਰਖਾਂ ਨੇ ਜੇਲਾਂ ਵਿੱਚ ਸਮਾਂ ਬਿਤਾਇਆ ਉਨਾਂ ਨੇ ਅਧਿਐਨ ਦਾ ਲਿਖਣ ਦਾ ਬਹੁਤ ਵੱਡਾ ਕੰਮ ਕੀਤਾ ਅਤੇ ਉਨਾਂ ਦੀ ਲਿਖਤ ਨੇ ਵੀ ਭਾਰਤ ਦੀ ਆਜ਼ਾਦੀ ਨੂੰ ਬਲ ਦਿੱਤਾ

ਅੱਜ ਵੀਰ ਸਾਵਰਕਰ ਜੀ ਦਾ ਜਨਮ ਦਿਵਸ ਹੈ ਮੈਂ ਦੇਸ਼ ਦੀ ਨੌਜਵਾਨ ਪੀੜੀ ਨੂੰ ਜ਼ਰੂਰ ਕਹਾਂਗਾ ਕਿ ਸਾਨੂੰ ਜੋ ਆਜ਼ਾਦੀ ਮਿਲੀ ਹੈ ਉਸ ਦੇ ਲਈ ਕਿਹੋ ਜਿਹੇ ਤਸੀਹੇ ਲੋਕਾਂ ਨੇ ਝੱਲੇ ਸਨ ਕਿੰਨੇ ਕਸ਼ਟ ਝੱਲੇ ਸਨ ਜੇਕਰ ਅਸੀਂ ਸੈਲੂਲਰ ਜੇਲ ਜਾ ਕੇ ਵੇਖੀਏ ਕਾਲਾ ਪਾਣੀ ਕਿਉ ਕਿਹਾ ਜਾਂਦਾ ਸੀ ਜਾਣ ਤੋਂ ਬਾਅਦ ਹੀ ਪਤਾ ਚੱਲਦਾ ਹੈ ਤੁਸੀਂ ਵੀ ਕਦੇ ਮੌਕਾ ਮਿਲੇ ਤਾਂ ਜ਼ਰੂਰ ਇੱਕ ਤਰਾਂ ਨਾਲ ਸਾਡੀ ਆਜ਼ਾਦੀ ਦੀ ਜੰਗ ਦੇ ਤੀਰਥ ਖੇਤਰ ਨੇ ਜ਼ਰੂਰ ਜਾਣਾ ਚਾਹੀਦਾ ਹੈ

ਇਨਾਂ ਦਿਨਾਂ ਵਿੱਚ ਮੈਨੂੰ ਸੂਬਿਆਂ ਤੋਂ ਖ਼ਬਰਾਂ ਆਉਦੀਆਂ ਰਹਿੰਦੀਆਂ ਹਨ ਲੱਗਭਗ ਸਾਰੇ ਸੂਬਿਆਂ ਵਿੱਚ ਬਰਸਾਤ ਸ਼ੁਰੂ ਹੁੰਦਿਆਂ ਹੀ ਪੌਦੇ ਲਗਾਉਣ ਦੀ ਇੱਕ ਵੱਡੀ ਮੁਹਿੰਮ ਚੱਲਦੀ ਹੈ ਕਰੋੜਾਂ ਦੀ ਗਿਣਤੀ ਵਿੱਚ ਪੌਦੇ ਲਗਾਏ ਜਾਂਦੇ ਹਨ ਸਕੂਲ ਦੇ ਬੱਚਿਆਂ ਨੂੰ ਵੀ ਨਾਲ ਜੋੜਿਆ ਜਾਂਦਾ ਹੈ ਸਮਾਜ ਸੇਵੀ ਸੰਗਠਨ ਜੁੜਦੇ ਹਨ ਨਗੋਸ ਜੁੜਦੇ ਹਨ ਸਰਕਾਰ ਖੁਦ ਇਨੀਸ਼ੀਏਟਿਵ ਲੈਂਦੀ ਹੈ ਅਸੀਂ ਵੀ ਇਸ ਵਾਰੀ ਇਸ ਬਰਸਾਤ ਦੀ ਰੁੱਤ ਵਿੱਚ ਪੌਦੇ ਲਾਉਣ ਦੇ ਇਸ ਕੰਮ ਨੂੰ ਹੱਲਾਸ਼ੇਰੀ ਦਈਏ ਯੋਗਦਾਨ ਦਈਏ

ਜਦੋਂ ਤੋਂ ਤੁਸੀਂ ਮੈਨੂੰ ਪ੍ਰਧਾਨ ਸੇਵਕ ਦੇ ਰੂਪ ਵਿੱਚ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਲਾਲ ਕਿਲੇ ਤੋਂ ਮੈਨੂੰ ਜਦੋਂ 15 ਅਗਸਤ ਨੂੰ ਬੋਲਣ ਦਾ ਮੌਕਾ ਮਿਲਿਆ ਸੀ ਸਵੱਛਤਾ ਦੇ ਸਬੰਧ ਵਿੱਚ ਮੈਂ ਗੱਲ ਕਹੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਦੇ ਵੱਖਵੱਖ ਭਾਗਾਂ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਵੇਖਿਆ ਹੈ ਕਿ ਕੁਝ ਲੋਕ ਬਰੀਕੀ ਨਾਲ ਮੋਦੀ ਕੀ ਕਰਦੇ ਹਨ ਮੋਦੀ ਕਿੱਥੇ ਜਾਂਦੇ ਹਨ ਮੋਦੀ ਨੇ ਕੀਕੀ ਕੰਮ ਕੀਤਾ ਲਗਾਤਾਰ ਫੋਲੋ ਕਰਦੇ ਹਨ ਕਿਉਕਿ ਮੈਨੂੰ ਇੱਕ ਬੜੀ ਇੰਟਰੈਸਟਿੰਗ ਫੋਨ ਕਾਲ ਆਈ ਅਤੇ ਮੈਂ ਵੀ ਸ਼ਾਇਦ ਇਸ ਢੰਗ ਨਾਲ ਚੀਜ਼ਾਂ ਬਾਰੇ ਨਹੀਂ ਸੋਚਿਆ ਸੀ ਪਰ ਉਨਾਂ ਨੇ ਜੋ ਗੱਲ ਕਹੀ ਉਸ ਦੇ ਲਈ ਮੈਂ ਆਭਾਰੀ ਹਾਂ ਇਸ ਫੋਨ ਕਾਲ ਨਾਲ ਤੁਹਾਡੇ ਵੀ ਧਿਆਨ ਵਿੱਚ ਆਏਗਾ
ਪ੍ਰਣਾਮ ਮੋਦੀ ਜੀ ਮੈਂ ਨੈਣਾ ਮੁੰਬਈ ਤੋਂ ਮੋਦੀ ਜੀ ਟੀ
ਤੇ ਅਤੇ ਸੋਸ਼ਲ ਮੀਡੀਆ ਵਿੱਚ ਅੱਜਕੱਲ੍ਹ ਮੈਂ ਹਮੇਸ਼ਾ ਦੇਖਦੀ ਹਾਂ ਕਿ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੋਂ ਦੇ ਲੋਕ ਸਾਫਸਫਾਈ ਵੱਲ ਖਾਸ ਧਿਆਨ ਦਿੰਦੇ ਹਨ ਮੁੰਬਈ ਹੋਵੇ ਜਾਂ ਸੂਰਤ ਤੁਹਾਡੇ ਸੱਦੇ ਤੇ ਲੋਕਾਂ ਨੇ ਸਮੂਹਿਕ ਰੂਪ ਨਾਲ ਸਵੱਛਤਾ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਅਪਣਾਇਆ ਹੈ ਵੱਡੇ ਤਾਂ ਛੱਡੋ ਬੱਚਿਆਂ ਵਿੱਚ ਵੀ ਸਵੱਛਤਾ ਸਬੰਧੀ ਜਾਗਰੂਕਤਾ ਆਈ ਹੈ ਕਈ ਵਾਰ ਉਨਾਂ ਨੂੰ ਸੜਕਾਂ ਤੇ ਵੱਡਿਆਂ ਵੱਲੋਂ ਗੰਦਗੀ ਫੈਲਾਉਦਿਆਂ ਹੋਏ ਟੋਕਦੇ ਹੋਏ ਵੇਖਿਆ ਹੈ ਕਾਸ਼ੀ ਦੇ ਘਾਟਾਂ ਤੋਂ ਜੋ ਤੁਸੀਂ ਸਵੱਛਤਾ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਉਹ ਤੁਹਾਡੀ ਪ੍ਰੇਰਣਾ ਨਾਲ ਅੰਦੋਲਨ ਦਾ ਰੂਪ ਧਾਰਨ ਕਰ ਚੁੱਕੀ ਹੈ

ਭਰਾਵੋ ਅਤੇ ਭੈਣੋ ਅੱਜ ਮੈਂ ਇੱਕ ਹੋਰ ਖੁਸ਼ੀ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਸਵੱਛ ਭਾਰਤ ਮੁਹਿੰਮ ਦੇ ਸਬੰਧ ਵਿੱਚ ਜੰਮੂਕਸ਼ਮੀਰ ਦਾ ਰਿਆਸੀ ਬਲਾਕ ਮੈਨੂੰ ਦੱਸਿਆ ਗਿਆ ਕਿ ਰਿਆਸੀ ਬਲਾਕ ਖੁੱਲੀ ਜਗਾ ਤੇ ਪਖਾਨਾ ਕਰਨ ਤੋਂ ਮੁਕਤ ਹੋਇਆ ਹੈ ਮੈਂ ਰਿਆਸੀ ਬਲਾਕ ਦੇ ਸਾਰੇ ਨਾਗਰਿਕਾਂ ਨੂੰ ਉੱਥੋਂ ਦੇ ਪ੍ਰਸ਼ਾਸਨਾਂ ਨੂੰ ਜੰਮੂਕਸ਼ਮੀਰ ਨੇ ਜਿਹੜਾ ਇੱਕ ਉੱਤਮ ਉਦਾਹਰਣ ਪੇਸ਼ ਕੀਤਾ ਹੈ ਇਸ ਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਮੈਨੂੰ ਦੱਸਿਆ ਗਿਆ ਕਿ ਇਸ ਪੂਰੇ ਅੰਦੋਲਨ ਦੀ ਅਗਵਾਈ ਸਭ ਤੋਂ ਜ਼ਿਆਦਾ ਜੰਮੂਕਸ਼ਮੀਰ ਦੇ ਉਸ ਇਲਾਕੇ ਦੀਆਂ ਔਰਤਾਂ ਨੇ ਕੀਤੀ ਜਿਨਾਂ ਨੇ ਜਾਗਰੂਕਤਾ ਫੈਲਾਉਣ ਦੇ ਲਈ ਖੁਦ ਮਸ਼ਾਲ ਯਾਤਰਾਵਾਂ ਕੱਢੀਆਂ ਘਰਘਰ ਗਲੀਗਲੀ ਜਾ ਕੇ ਉਨਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਉਨਾਂ ਮਾਵਾਂਭੈਣਾਂ ਦਾ ਵੀ ਮੈਂ ਦਿਲ ਨਾਲ ਅਭਿਨੰਦਨ ਕਰਦਾ ਹਾਂ ਉੱਥੇ ਬੈਠੇ ਹੋਏ ਪ੍ਰਸ਼ਾਸਨਾਂ ਦਾ ਵੀ ਅਭਿਨੰਦਨ ਕਰਦਾ ਹਾਂ ਜਿਨਾਂ ਨੇ ਜੰਮੂਕਸ਼ਮੀਰ ਦੀ ਧਰਤੀ ਤੇ ਇੱਕ ਬਲਾਕ ਨੂੰ ਓਪਨ ਡਿਫੈਕੇਸ਼ਨ ਫ੍ਰੀ ਬਣਾ ਕੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ
ਮੇਰੇ ਪਿਆਰੇ ਦੇਸ਼ ਵਾਸੀਓ ਪਿਛਲੇ 15 ਦਿਨਾਂ ਤੋਂ ਮਹੀਨੇ ਤੋਂ ਲਗਾਤਾਰ ਅਖ਼ਬਾਰਾਂ ਹੋਣ ਟੀ

ਮੇਰੇ ਪਿਆਰੇ ਦੇਸ਼ ਵਾਸੀਓ ਅਗਲੀ ਵਾਰੀ ਜਦੋਂ ਮਿਲਾਂਗੇ ਤਾਂ ਦੇਸ਼ ਦੇ ਹਰ ਕੋਨੇ ਵਿੱਚ ਬਰਸਾਤ ਆ ਚੁੱਕੀ ਹੋਵੇਗੀ ਮੌਸਮ ਬਦਲ ਗਿਆ ਹੋਵੇ ਪ੍ਰੀਖਿਆਵਾਂ ਦੇ ਨਤੀਜੇ ਆ ਚੁੱਕੇ ਹੋਣਗੇ ਨਵੇਂ ਸਿਰੇ ਤੋਂ ਵਿੱਦਿਆ ਜੀਵਨ ਦੀ ਸ਼ੁਰੂਆਤ ਹੋਣ ਵਾਲੀ ਹੋਵੇਗੀ ਅਤੇ ਬਰਸਾਤ ਆਉਦਿਆਂ ਹੀ ਇੱਕ ਨਵੀਂ ਖੁਸ਼ਨੁਮਾ ਇੱਕ ਨਵੀਂ ਮਿਹਕ ਇੱਕ ਨਵੀਂ ਸੁਗੰਧ ਆਓ ਅਸੀਂ ਸਾਰੇ ਇਸ ਮਾਹੌਲ ਵਿੱਚ ਕੁਦਰਤ ਨਾਲ ਪਿਆਰ ਕਰਦੇ ਹੋਏ ਅੱਗੇ ਵਧੀਏ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਭਕਾਮਨਾਵਾਂ ਧੰਨਵਾਦ